ਤੇ ਕੋਈ ਵੀ ਚਾਹੁੰਦਾ ਸੀ ਹੈਨਾ ਉਹਦੇ ਕੋਲ ਵਧੀਆ ਕਾਰ ਹੋਵੇ ਚਾਹੇ motorcycle ਵੀ ਕਿਥੇ ਵੀ ਜਾਣ ਲਈ ਬਲਕਿ ਬੰਦਾ ਥੋੜੀ ਦੂਰ ਵੀ ਚੱਲ ਕੇ ਨਹੀਂ ਜਾਂ ਸਕਦਾ ਅੱਗਲਾ ਹਰੇਕ ਏਹੀ ਸੋਚਦਾ ਵੀ ਮੇਰੇ ਕੋਲ ਕੋਈ ਨਾ ਕੋਈ ਸਾਂਧਨ ਹੋਵੇ ਕਿਥੇ ਵੀ ਜਾਣ ਲਈ ਨੇੜੇ ਜਾਂ ਕਿਥੇ ਵੀ ਦੂਰ ਜਾਣ ਲਈ ਸ਼ੋ ਇਸ ਕਰਕੇ ਆਪਣਾ ਜਿਹੜਾ food ਆਂ ਉਹ ਆਪਣੇ healthy ਕਿੱਦਾ ਹਉਗਾ ਕਿਉਂਕਿ ਆਪਣੇ ਉਹ ਖਾਣਾ ਹਜਮ ਹੀ ਨਹੀਂ ਹੋਣਾ ਮੈਂ ਵੀ ਉਹੀ ਗੱਲ ਕਰ ਰਿਹਾ ਸੀ ਵੀ ਜਿਵੇ ਆਪਾਂ ਬਹਾਰਲਾ ਖਾਂ ਤਾਂ ਲੈਣੇ ਹਾਂ ਉਹਦੇ ਆਪਾਂ ਫਿਰ ਆਪਾਂ ਬਿਮਾਰ ਹੁੰਦੇ ਆਂ

ਵਧੀਆ ਨਹੀਂ ਹੁੰਦਾ ਹੁਣ ਜਿਵੇਂ ਤੁਸੀਂ ਗੱਲ ਰਹੇ ਹੋ ਕਿ ਉਹਦੇ ਨਾਲ ਆਪਣੀ ਸਿਹਤ ਖ਼ਰਾਬ ਹੁੰਦੀ ਏ ਇਸ ਦੇ ਲਈ ਆਪਾਂ ਘਰ ਦੇ ਖਾਣੇਂ ਨੂੰ best prefer ਕਰਦੇ ਆਂ ਕਿ ਉਹਦੇ ਨਾਲ ਨਾਂ ਸਿਹਤ ਖ਼ਰਾਬ ਹੋਵੇ ਨਾਂ ਨਾ ਕੁੱਛ ਹੋਰ ਹੈਨਾ ਉਹ ਸਹੀਂ ਰਹਿੰਦਾ ਆਪਣੇ ਲਈ ਹਾਂਜੀ ਜਿਵੇਂ ਤੁਸੀਂ ਦੇਖੋ ਨਾ ਵੀ ਆਪਾਂ ਦਿਨ ਕਿਸੇ ਵੀ function ਦੇ ਵਿੱਚ ਚੱਲੇ ਜਈਏ ਜਾਂ ਲਾਲੋ ਵੀ ਆਪਣੇਂ ਕਿਸੇ ਵੀ

ਆਪਾਂ ਉਥੇ ਮਸਾਲਿਆਂ ਵਗੇਰਾ ਆਂਲਾ ਖਾਣਾ ਖਾਨਿਆਂ ਤਿੰਨ ਚਾਰ ਦਿਨ regular ਖਾਨਿਆਂ ਆਪਾਂ ਤੇ ਆਪਣਾ ਆਪਣਾਂ ਦਿੱਲ ਕਰ ਰਿਹਾ ਹੁੰਦਾ ਵੀ ਹਾਂ ਯਾਰ ਆਪਣਾ ਮਨ ਅੱਕ ਚੁੱਕਿਆ ਹੁੰਦਾ ਦੋ ਤਿੰਨ ਦੇ ਵਿੱਚ ਹੀ ਆਪਣਾ ਮਨ ਅੱਕ ਚੁੱਕ ਜਾਂਦਾ ਵੀ ਹਾਂਜੀ ਵੀ ਖਾਣਾ ਵੀ ਆਪਾਂ ਬੱਸ ਇੱਕ ਮੁਜ੍ਬਰੀ ਤੋਰ ਤੇ ਖਾਦੇ ਆਂ ਵੀ ਵੈਸੇ ਆਪਣਾ ਦਿਲ ਨਹੀਂ ਕਰ ਰਿਹਾ ਹੁੰਦਾ ਖਾਣ ਨੂੰ ਆਪਾਂ ਚਾਹੁੰਦੇ ਹਾਂ ਵੀ ਘਰ ਦਾ ਕੁੱਛ ਬਣਿਆ ਵੀ ਨਾ ਵੀ ਜਿਹੜਾ ਸਾਦਾ ਬਣਿਆ ਹੋਵੇ ਨਾ ਆਪਣਾ ਦਿਲ ਕਰਦਾਂ ਸਾਦਾ ਖਾਣ ਨੂੰ ਖਾਈਏ ਤੇ ਉਹ ਜਿਹੜਾ ਏਹ food ਏਹ ਆਪਾਂ ਏਹ ਸਿਰਫ਼ ਆਪਾਂ ਇੱਕ ਦੋ ਦਿਨ ਲਈ ਸੁਆਦ ਲਈ ਖਾਂ ਸਕਦੇ ਹਾਂ ਮਤਲਬ ਆਪਾਂ regular ਨਹੀਂ ਖਾਂ ਸਕਦੇ ਇਸ ਨੂੰ food ਤਾਂ ਆਪਣਾਂ ਘਰ ਦਾ ਖਾਣਾ ਜਿਹੜਾ ਜਿਵੇਂ ਤੁਸੀਂ ਪਹਿਲਾਂ ਵਾਲੇ ਬਜ਼ੁਰਗ ਲਾਲੋ ਹੈਨਾ ਉਹ ਘਰ ਦੇ ਵਿੱਚ ਸਾਰਾ ਕੁੱਛ ਖੋਆ ਵਗੇਰਾ ਜਾਂ ਕੁੱਛ ਵੀ ਖਾਂ ਪੀਹ ਲੈਂਦੇ ਸੀ ਖੋਆ ਕੱਢਦੇ ਸੀ ਪੰਜੀਰੀ ਬਣਾ ਲੈਂਦੇ ਸੀ ਤੇ ਹੁਣ ਤਾਂ ਹੁਣ ਦੇਖਲੋ ਤੁਸੀਂ ਹੁਣ ਆਪਣੇਂ ਜਿਹੜੀ ਅੱਜ generation ਆਂ ਉਹ ਤੇ ਆਪਣਾ ਖਾਣਾ ਵੀ ਨਹੀਂ ਚੰਗੀ ਤਰ੍ਹਾਂ digest ਨਹੀਂ ਹੋ ਰਹਿਆ ਹੈਗਾ ਕਿੰਨੀਆਂ ਬਿਮਾਰੀਆਂ ਚੱਲ ਫ਼ਿਰ ਨਹੀਂ ਰਹੇ ਕੋਈ ਕੰਮ ਨਹੀਂ ਕਰ ਰਹੇ ਹੈਗੇ ਤੇ food ਵੀ ਹੁਣ ਕਿਥੋ digest ਹੋਊਗਾ ਜਦੋਂ ਆਪਾਂ ਕੁੱਛ ਵੀ ਕਰ ਨਹੀਂ ਰਹੇ ਆਪਾਂ ਸਾਰਾ ਦਿਨ ਵਹਿਲੇ ਬੈਠੇ ਰਹਿਣਾ ਹੈਨਾ ਹੁਣ ਜਿਹੜੇ ਬੱਚੇ games ਖੇਡਦੇ ਨੇ ਉਹ games ਵੀ in door ਖੇਡਦੇ ਨੇ ਹੈਨਾ ਜਿਆਦਾਤਰ phones ਤੇ ਹੀ ਲੱਗੇ ਰਹਿੰਦੇ ਨੇ ਵੀ ਹਾਂ pa resents ਵੀ ਕਹਿੰਦੇ ਨੇ ਹਾਂ ਬੱਚਾ ਬਹਾਰ ਜਾਕੇ ਮਿੱਟੀ ਦੇ ਵਿੱਚ ਲਿੱਭੜੇ ਤੇ ਸਿਰਫ਼ ਘਰ ਬੈਠਾ ਰਵੇ ਹੈਨਾ ਚੰਗੇ ਕੱਪੜੇ ਪਾਕੇ ਤੇ ਇਸ ਕਰਕੇ ਖਾਣਾ ਵੀ ਨਹੀਂ digest ਹੋਣਾ ਬੱਚਿਆ ਨੂੰ ਬਿਮਾਰੀਆਂ ਦਾ ਵੀ ਬਿਮਾਰੀਆਂ ਨੇ ਵੀ ਘੇਰ ਲਿਆ ਕਿਉਕੀ ਬੱਚੇ ਖਾਦੇਂ ਨੇ ਐਵੇ ਦਾ food ਨੇ ਸਾਰਾ ਤੇ ਹੁਣ ਜਦੋਂ ਵੀ ਕਿਸੇ ਨੂੰ ਆਪਾਂ ਆਪਾਂ ਵੀ ਲਾਲੋ ਆਪਾਂ ਨੂੰ ਜਦੋਂ ਭੁੱਖ ਲੱਗਦੀ ਆਂ ਤੇ ਆਪਾਂ ਸੋਚਦੇ ਹਾਂ ਹੈਨਾ ਵੀ ਜਲਦੀ ਜਲਦੀ ਜਲਦੀ ਆਪਾਂ ਖਾਨਾਂ ਕੋਈ ਬਣਾਕੇ ਖਾਂ ਲਈਏ ਆਪਾਂ ਇਹਦਾ ਤਾਂ ਨਹੀਂ ਦੇਖਦੇ ਹੈਗੇ ਵੀ ਕੋਈ ਖਾਨਾਂ ਵਧੀਆ ਯਾ ਮਾੜਾ ਯਾ ਕਿਵੇਂ ਵੀ ਏ ਆਪਾਂ ਹੁਣ Maggie ਤੇ ਲਾਲੋ ਆਪਾਂ ਨੂੰ ਏਹ ਹੁੰਦਾ ਵੀ ਹੈਨਾ ਵੀ ਦੋ ਮਿੰਟ ਦੇ ਵਿੱਚ Maggie ਤਿਆਰ ਹੋ ਜਾਂਦੀ ਏ ਵੀ ਆਪਾਂ

ਉਹ ਆਪਣੇ digest ਕਿੰਨੇ time ਦੇ ਵਿੱਚ ਹਉਗੀ ਆਪਾਂ ਉਹ ਚੀਜਾ ਨਹੀਂ ਦੇਖਦੇ ਨਾਂ ਘਰ ਦਾ ਖਾਨਾਂ ਖਾਨ ਲਈ ਏਸ ਲਈ ਜਿਆਦਾ Redmond ਕਰ ਦੇਣੇ ਆਂ doctor ਵਗੇਰਾ ਵੀ ਸਾਰੇ ਕਹਿੰਦੇ ਨੇ ਵੀ ਘਰ ਦਾ ਹੀ ਖਾਨਾਂ ਖਾਹੋ

ਪੀਣਾ ਚਾਹੁੰਦੇ ਉਹ ਦੁੱਧ ਦੀ ਜਗ੍ਹਾ cold-drink ਜਿਆਦਾ prefer ਕਰਦੇ ਨੇ ਉਹਨਾ ਨੂੰ ਕਿਉਂਕਿ ਘਰ ਦੇ ਵੀ ਨਹੀਂ ਚਾਹੁੰਦੇ ਉਵੀ ਦੁੱਧ ਸਿਹਤ ਲਈ ਵਧੀਆ cold drink ਚ ਕੁੱਛ ਨਹੀਂ ਗੈਸ ਹੁੰਦੀ ਏ

ਜਦੋਂ ਦੇ fast food ਚੱਲੇ ਏ ਬੱਚਿਆ ਚ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਵੱਧ ਗਈਆਂ ਨੇ ਛੋਟੇ ਛੋਟੇ ਬੱਚੇ ਦੇਖੋ ਐੱਨਕਾ ਲੱਗਣੀਆਂ ਕਿਸੇ ਦੇ kidney ਚ ਯਾ ਕਿਵੇਂ ਵੀ body problem ਬਹੁਤ ਵੱਧ ਦੀਆਂ ਨੇ ਜਿਵੇਂ fast food ਦਾ ਰੁਝਾਨ ਵਧਿਆਂ ਜਿਵੇਂ ਹੁਣ ਤੁਸੀਂ cold drink ਦਾ ਹੀ ਲਾਲੋ ਜਿਵੇਂ ਆਪਾਂ cock ਵਗੇਰਾ ਕੁੱਛ ਵਿ ਪੀਣੇ ਆਂ ਤਾਂ ਉਸ ਦਾ ਤਾਂ ਆਪਾਂ ਨੂੰ ਬਹੁਤ ਜਿਆਦਾ ਨੁਕਸ਼ਾਨ ਏ ਕਿਉਂਕਿ ਉਸ ਦੇ ਵਿੱਚ gases ਹੁੰਦੀਆਂ ਨੇ ਤੇ ਉਹ ਆਪਣੇਂ ਸ਼ਰੀਰ ਨੂੰ ਬਹੁਤ ਜਿਆਦਾ ਖ਼ਰਾਬ ਕਰਦੀਆਂ ਨੇ ਉਸ ਦੇ ਨਾਲੋਂ ਤਾਂ ਆਪਾਂ ਪਾਣੀ ਦੇ ਵਿੱਚ ਚਿੰਨੀ ਘੋਲ ਕੇ ਪੀਹ ਲਈਏ ਉਹ ਵੀ ਉਸ ਤੋ ਜਿਆਦਾ cold drink ਤੋ ਜਿਆਦਾ better ਉਹ ਏ ਕਿਉਂਕਿ ਪਹਿਲਾਂ ਆਪਾਂ ਸਿਕੰਜਵੀ ਵਗੇਰਾ ਵੀ ਹੈਨਾ ਘਰ ਦੀ ਬਣੀ ਵੀ ਪੀਂਦੇ ਸੀ ਤੇ ਉਹਦਾ ਕੋਈ ਨੁਕਸ਼ਾਨ ਨਹੀਂ ਸੀ ਤੇ ਹੁਣ cold drink ਦਾ ਸਿਰਫ਼ ਉਹਨਾ ਕੰਪਨੀਆਂ ਨੇ ਆਪਣੇਂ ਫਾਇਦੇ ਲਈ ਲੋਕਾਂ ਨੂੰ ਗੰਦ ਮੰਦ ਜਾਂ ਕੁੱਛ ਵੀ ਐਵੇ ਦਾ ਦੱਈ ਜਾਂਦੇ ਨੇ till ਉਹ ਆਪਾਂ ਬੜੇ ਪੀਨੇ ਏ ਵੀ ਆਪਾਂ ਬਹੁਤ ਵਧੀਆ ਚੀਜ ਪੀਤੀ ਆਂ ਤੇ ਹੁਣ ਬੱਚੇ ਜਿਹੜੇ ਨੇ ਉਹ ਦੁੱਧ ਪੀਂਦੇ ਹੀ ਨਹੀਂ ਹੈਗੇ ਕਿਉਂਕਿ ਉਹਨਾ ਨੂੰ ਸੁਆਦ ਨਹੀਂ ਲੱਗਦਾ ਸੁਆਦ ਹੀ ਆਪਾਂ ਐਵੇ ਦੀਆਂ ਚੀਜਾਂ ਦੇ ਪਾਂ ਤੇ ਇਸ ਕਰਕੇ ਉਹ ਪੀਂਦੇ ਹੀ ਨਹੀਂ ਹੈਗੇ ਠੀਕ ਏ ਉਹੀ ਗੱਲ ਜਿਹੜਾ fast food ਏਹ ਤਾਂ ਘੱਟ ਰਿਹਾ ਨਹੀਂ ਅੱਗੇ ਵੱਧ ਏ ਰਿਹਾ ਜਿਵੇਂ ਹੁਣ ਤੁਸੀਂ ਦੇਖਲੋ ਪਹਿਲਾਂ ਆਪਣੇਂ shops ਹੁੰਦੀਆਂ ਸੀ fast food ਦੀਆਂ ਬਹੁਤ ਘੱਟ ਹੁੰਦੀਆਂ ਸੀ ਕਿਥੇ ਕਿਥੇ ਆਪਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੀ ਖਾਣ ਵਾਸਤੇ ਚਲੋਂ ਉਹਨੇ ਬਣਾਇਆ ਕੁੱਛ ਹੁੰਦਾ ਸੀ ਸ਼ੁਰੂ ਵਿੱਚ ਉਹ ਹਜ਼ਮ ਵੀ ਹੁੰਦਾ ਸੀ ਵਧੀਆ ਰੱਖਦੇ ਹੁੰਦੇ ਸੀ ਸਾਰੇ ਜਿਹੜੇ ਨਵੇਂ ਸਭ ਕੋਲੋਂ ਸਮਾਨ ਸਾਰਾ ਉਹਨਾ ਕੋਲੋਂ ਵਧੀਆ ਹੋਣਾ ਹੈਨਾ ਜਿਵੇਂ ਹੁਣ ਇਹਦੀ ਮੰਗ ਵੱਧ ਦੀ ਜਾਂ ਰਹੀ ਏ ਹੁਣ ਓਵੇ ਓਵੇ quality ਘੱਟ ਦੀ ਜਾਂ ਰਹੀ ਏ ਹੁਣ ਤੁਸੀਂ ਕਿੰਨੇ ਚੀਜਾਂ ਲਾਲੋ ਜਿਹੜੀਆਂ ਕਿ ਖਾਦਾਂ ਨਾਲ ਤਿਆਰ ਹੋ ਰਹੀਆਂ ਨੇ ਹੈਨਾ ਜਿਹੜੀਆਂ ਕਿ ਆਪਾਂ ਨੂੰ ਪਤਾ ਹੀ ਏਹ ਵੀ ਨੁਕਸ਼ਾਨ ਦੇਣ

ਕਿਉਂਕਿ ਆਪਣੀ ਜਨਸੰਖਿਆ ਐਨੀ ਵੱਧ ਚੁੱਕੀ ਆਂ ਵੀ ਜੀ ਆਪਾਂ ਸਿਰਫ਼ ਆਪਣੇਂ ਪਿੰਡਾ ਦੇ ਦੁੱਧ ਉਤਪਾਦਨ ਤੇ ਰਹੀਏ ਤਾਂ ਉਹ ਦੁੱਧ ਪੂਰਾ ਨਹੀਂ ਹੋਣਾ ਆਪਣੀ ਜਨਸੰਖਿਆ ਲਈ ਤੇ ਉਹ ਕੰਪਨੀ ਦੇ ਦੇਖਲੋ ਵੀ ਤੁਸੀਂ ਕਿਸ ਤਰੀਕੇ ਨਾਲ ਦੁੱਧ ਬਣਾ ਰਹੀਆਂ ਨੇ ਤੇ ਆਪਾਂ ਜਿਹੜਾ ਦੁੱਧ ਲੈਦੇ ਹਾਂ packet ਦੇ ਵਿੱਚ ਆਪਾਂ ਤਾਂ ਪੈਸੇ ਵੀ ਲਗਾਉਦੇ ਆਂ ਤੇ ਆਪਾਂ ਆਪਣੇਂ ਸ਼ਰੀਰ ਨੂੰ ਵੀ ਖ਼ਰਾਬ ਕਰਦੇ ਆਂ ਉਹੀ ਗੱਲ ਏ ਨਾ ਜ਼ੀ ਵੀ ਏਹ ਜਿਹੜੇ ਖਤਰਨਾਕ chemical ਹੁੰਦੇ ਨੇ ਜਾਂ pesticide ਹੁੰਦੇ ਨੇ ਏਹ ਏਹ ਆਪਣੇਂ ਸ਼ਰੀਰ ਨੂੰ ਇੱਕ ਦਮ react ਨਹੀਂ ਕਰਦੇ ਹੋਲੀਂ ਹੋਲੀੰ slow ਕੰਮ ਕਰਦੇ ਨੇ ਬਿਮਾਰੀਆਂ ਦੀਆਂ ਜੜ੍ਹਾਂ ਸਾਂਹ ਦੀ problem ਹੋ ਗਈ ਸਾਰੀ body ਦੇ ਦਰਦ ਰਹਿਣਾ ਹੈਨਾ ਸਿਰ ਦਰਦ ਕੁੱਛ ਵੀ ਲਾਲੋ ਏਹ ਆਪਾਂ ਨੂੰ ਗ਼ਲਤ ਖਾਣ ਪੀਣ ਜਾਂ ਆਪਣੀ body ਨੂੰ ਸਹੀ ਧਿਆਨ ਨਾ ਦੇਣਾ ਏਹ ਸਾਰਾ ਕੁੱਝ ਉਹਦੇ ਨਾਲ ਹੀ ਹੁੰਦਾ ਹਾਂਜੀ ਹੁਣ ਤੁਸੀਂ ਦੇਖਲੋ ਹਰੇਕ ਦੂਜੇ ਬੰਦੇ ਨੂੰ ਸਿਰ ਦਰਦ ਦੀ ਬੀਮਾਰੀ ਆਂ ਹਰੇਕ ਦੂਜੇ ਬੰਦੇ ਨੂੰ ਤੇ ਹੁਣ ਜਿਵੇਂ ਵੀ ਲਾਲੋ ਇੱਕ ਤਾਂ ਖਾਣਾ ਪੀਣਾ ਏਦਾਂ ਦਾ ਹੋ ਗਿਆ ਤੇ ਦੂਸਰਾ ਆਪਣੇਂ ਕੋਲ ਸਾਰਾ ਜਿਵੇਂ mobile phones ਨੇ ਆਪਾਂ ਸਾਰਾ mobile phones ਤੇ work ਕਰਦੇ ਆਂ ਜਾਂ ਫ਼ਿਰ ਆਪਾਂ ਆਪਣੀ computer ਵਗੇਰਾ laptop ਵਗੇਰਾ ਦੇ ਸਾਰਾ ਦਿਨ ਇੱਕ ਥਾਵੇਂ ਬੈਠੇ ਰਹਿਣਾ ਤੇ ਉਹ ਆਪਣੀ eyes ਤੇ ਬਹੁਤ ਜਿਆਦਾ ਪ੍ਰਭਾਵ ਪਾਉਦਾ ਇਸ ਕਰਕੇ ਆਪਾਂ ਹਰੇਕ ਦੂਜੇ ਇਨਸ਼ਾਨ ਨੂੰ ਸਿਰ ਦਰਦ ਦੀ problem ਆਂ ਹਾਂਜੀ ਹਾਂਜੀ ਉਹੀ ਜ਼ੀ ਅੱਜ ਜਿਹੜਾ ਆਪਾਂ ਇਹਨੂੰ ਜਿਆਦਾ ਕਹਿਣੇ ਆਂ fast food ਜਲਦੀ ਬਣ ਜਾਂਦਾ ਆਪਣਾ ਚਲੋਂ ਥੋੜਾ time ਲੱਗਿਆ ਆਪਣਾਂ ਪੇਟ ਭਰ ਗਿਆ ਪਰ ਉਹੀ ਏ ਦੂਜੇ ਪਾਸੇ ਇਹਦੇ ਨੁਕਸ਼ਾਨ ਵੀ ਬਹੁਤ ਨੇ ਜਿਵੇਂ ਬੀਮਾਰ ਤੁਸੀਂ ਕਹਿ ਰਹੇ ਹੋ ਸਿਰ ਦਰਦ ਏਹ ਤਾਂ ਅਜੇ ਨਹੀਂ ਸੋਚ ਰਿਹਾ ਵੀ ਵੀ ਸ਼ਾਮ ਨੁੰ ਦੇਖਲੋ ਕੰਮ ਤੋ ਵੇਹਲੇ ਹੁੰਦੇ ਨੇ ਜਦੋਂ ਹੈਨਾ ਸਾਰੇ ਹਾਂਜੀ ਹੁਣ ਪਤਾ ਕਿ ਚੱਕਰ ਆਂ ਆਪਾਂ ਜਿਹੜੇ ਆਪਾਂ ਲੋਕ ਆਂ ਨਾ ਆਪਾਂ ਸਿਰਫ਼ ਪੇਟ ਭਰਨ ਲਈ ਖਾਣਾ ਖਾਦੇ ਹਾਂ ਵੀ ਪੈਸੇ ਘੱਟ ਲੱਗਣ ਤੇ ਆਪਣਾਂ ਪੇਟ ਭਰ ਜਵੇ ਕਿਉਂਕਿ ਆਪਣੇ ਦੇਸ਼ ਦੇ ਵਿੱਚ ਬੇਰੁਜਗਾਰੀ ਤੇ ਮੰਹਿਗਾਈ ਐਨੀ ਵੱਧ ਚੁੱਕੀ ਆਂ ਵੀ ਆਪਾਂ ਨੂੰ ਇਹਦਾ ਹੁੰਦਾ ਨਾ ਵੀ ਆਪਣਾਂ ਪੈਸਾ ਥੋੜਾ ਲੱਗੇ ਤੇ ਆਪਣਾ ਪੇਟ ਭਰ ਜਾਵੇ ਆਪਾਂ healthy ਖਾਣਾ ਨਹੀਂ ਖਾਦੇ ਹੈਗੇ ਆਪਾਂ juice ਵਗੇਰਾ ਜਾਂ ਕੁੱਛ ਵੀ ਇਹਦਾ ਦਾ ਨਹੀਂ ਪੀਂਦੇ ਹੈਗੇ ਆਪਾਂ ਸਿਰਫ਼ cold drink ਵਗੇਰਾ ਹੈਨਾ burger ਹੋ ਗਿਆ pizza ਵਗੇਰਾ ਹੋ ਗਿਆ ਏਹ ਸਾਰਾ ਕੁੱਛ ਆਪਾਂ ਜਿਆਦਾ ਖਾਂਦੇ ਹਾਂ ਆਪਾਂ ਐਵੇ ਨਹੀਂ ਕਹਿੰਦੇ ਹੈਗੇ ਵੀ healthy ਰਹਿਣ ਲਈ ਖਾਣਾ ਨਹੀਂ ਖਾਦੇ ਆਪਾਂ ਸਿਰਫ਼ ਪੇਟ ਭਰਨ ਲਈ ਖਾਣਾ ਖਾਂ ਰਹੇ ਹਾਂ ਅੱਜ ਦੇ time ਦੇ ਵਿੱਚ ਹਾਂਜੀ ਪੇਟ ਭਰਨ ਲਈ ਖਾਣਾ ਖਾਂ ਰਹੇ ਆਂ ਪਰ ਜਿਸ ਹਿਸਾਬ ਨਾਲ time ਚੱਲ ਰਿਹਾ ਜੇ ਆਪਾ ਸੋਚਿਆ ਜਾਵੇ ਕੇ ਇੱਕ ਲਈ ਨੁਕਸ਼ਾਨ ਜਿਆਦਾ ਨੇ ਪਰ ਲੋਕ ਇਸ ਗੱਲ ਨਹੀਂ ਸਮਝ ਰਹੇ ਉਹਨਾ ਨੂੰ even ਕਿ ਸਭ ਕੁੱਛ ਪਤਾ ਕਿ ਕਿਵੇਂ ਤਿਆਰ ਹੋ ਰਹਿਆਂ ਉਹਨਾ ਦੇ ਚਲੋ ਅੱਖਾਂ ਸਾਹਮਣੇ ਨਹੀਂ ਹੋ ਰਹਿਆ ਪਰ social media ਦੇ throw ਬਹੁਤ ਕੁੱਛ ਪਤਾ ਲੱਗਦਾ ਵੀ ਐਵੇ ਐਵੇ ਚੀਜਾਂ ਤਿਆਰ ਹੋ ਰਈਆ ਨੇ ਫ਼ੇਰ ਵੀ ਲੋਕ ਨਹੀਂ ਸਮਝ ਰਹੇ ਹੈਗੇ ਜਿਵੇਂ ਪਹਿਲਾਂ ਲੋਕ ਹੁੰਦੇ ਸੀ ਉਹਨਾ ਨੇ ਖੁਰਾਕਾ ਖਾਨਿਆ ਹੈਨਾ ਜੀ ਉਹ ਹਲੇ ਤੱਕ ਤੰਦਰੁਸਤ ਨੇ ਦੇਖੋ ਪਤਾ ਕਿ ਚੱਕਰ ਆਂ ਹੁਣ ਦੇਖੋ ਜਿਹੜਾ ਨੇੜੇ ਤਾਂ ਆਪਣੇਂ ਘਰ ਤੋ ਬਹਾਰ ਆਂ ਹੈਨਾ ਜਿਵੇਂ ਵੀ ਤੁਸੀਂ ਲਾਲੋ ਤੁਸੀਂ ਦੂਜੇ ਸ਼ਹਿਰ ਆਏ ਹੋ ਤੇ ਤੁਸੀਂ ਤਾਂ ਆਪਾਂ ਨਹੀਂ ਬਣਾ ਸਕਦੇ ਦੇ ਘਰ ਖਾਣਾ ਤੇ ਤੁਸੀਂ ਬਹਾਰ ਆ ਗਏ ਖਾਨ ਲਈ ਹੁਣ ਬਹਾਰ ਤਾਂ ਤੁਹਾਨੂੰ ਇਹਦਾ ਦਾ ਹੀ food ਮਿਲਣਾ ਕਿਉਂਕਿ ਤੁਹਾਡੀ ਮਜ਼ਬੂਰੀ ਹੋਗੀ ਏ ਤੇ ਹੁਣ ਕਾਫ਼ੀ ਲੋਕਾਂ ਇਹਦਾ ਦੇ trend ਚੱਲ ਗਿਆ ਵੀ ਲੋਕ ਆਪਣੇਂ ਘਰੇ ਰਹਿੰਦੇ ਹੋਵੇ ਵੀ ਕਹਿੰਦੇ ਨੇ ਵੀ ਖਾਣਾ ਆਪਾਂ ਬਹਾਰ ਖਾਣਾ ਜਿਆਦਾ ਪਸੰਦ ਕਰਦੇ ਨੇ ਤੇ ਉਹ ਉਸ ਚੀਜ ਤੇ ਲੋਕਾਂ ਨੂੰ ਥੋੜੀ ਜੀ ਸੋਚ ਆਪਣੀ change ਕਰਨੀ ਚਾਹੀਦੀ ਏ ਕਿਉਂਕਿ ਜਿਸਦੀ ਦੀ ਤਾਂ ਮਜ਼ਬੂਰੀ ਆਂ ਉਹ ਤਾਂ ਬਹਾਰ ਖਾਣਾ ਖਾਵੇ ਤੇ ਜੋ ਜਾਣ ਬੁੱਜ ਗਏ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਉਹ ਤੇ ਬਿਲਕੁਲ ਹੀ ਗ਼ਲਤ ਏ ਨਾ ਜਿਵੇਂ ਵੀ ਹੁਣ ਦੇਖਲੋ ਬੱਚੇ ਬਹਾਰ ਪੜ੍ਹਨ ਜਾਂਦੇ ਨੇ ਉਹ ਹੋਸਟਲਾਂ ਵਿੱਚ ਰਹਿੰਦੇ ਨੇ ਕੁੜੀਆਂ ਮੁੰਡੇ ਉਹਨਾ ਕੋਲੋਂ ਇਹਨਾ time ਨਹੀਂ ਹੁੰਦਾ ਕਿ ਖੁੱਦ ਬਣਾਉਣ ਫ਼ੇਰ ਪੜਾਈ ਵੀ ਕਰਨ ਫ਼ੇਰ ਆਪਣਾ ਹੈਨਾ collage ਵੀ ਜਾਣ ਜਿਵੇਂ ਵੀ ਉਹ ਉਹ ਬੱਸ ਬਾਹਰੋ ਹੀ ਖਾਦੇ ਨੇ ਤਾਂ ਕੇ ਕਹਿ ਰਹੇ ਬੱਚਿਆ ਚ ਬੱਚੇ ਜਿਆਦਾ prefer ਕਰਦੇ ਨੇ fast food ਬੜਿਆਂ ਨਾਲੋਂ ਉਹਨਾ ਦੀ ਦੇਖੀ ਦੇਖੀਂ ਫ਼ਿਰ ਉਹਨਾ ਦੇ ਘਰਦਿਆਂ ਨੂੰ ਵੀ ਮੰਗਾਣਾ ਪੈਂਦਾ ਏ ਜਦੋਂ ਜਿੱਦ ਕਰਦੇ ਨੇ ਵੀ ਅਸੀਂ fast food ਏ ਖਾਣਾ ਕੋਈ ਘਰ ਦੀ ਚੀਜ ਨਹੀਂ ਖਾਣੀ ਤੇ ਜਦੋਂ ਹੁਣ ਆਪਾਂ ਨੂੰ ਸ਼ੁਰੂ ਤੋ ਆਦਤ ਪੈ ਜਾਂਦੀ ਏ ਹੈਨਾ ਦੇਖੋ ਪਹਿਲਾਂ ਆਦਤ ਪੈਂਦੀ ਏ ਮਜ਼ਬੂਰੀ ਦੇ ਵਿੱਚ ਆਪਾਂ ਨੂੰ ਮਜ਼ਬੂਰੀ ਦੇ ਵਿੱਚ ਖਾਣਾ ਪੈਂਦਾ ਹੁਣ ਦੇਖੋ ਇਥੋ ਲੋਕ foreign ਜਾਂਦੇ ਨੇ ਤੇ foreign ਪੈਸੇ ਕਮਾਉਣ ਲਈ ਲੋਕ ਜਾਂਦੇ ਨੇ ਤੇ ਉਥੇ ਜਾਕੇ ਉਹਨਾ ਨੇ ਉਥੇ ਦੇ ਹਿਸਾਬ ਨਾਲ ਕੰਮਕਾਰ ਕਰਨਾ ਹੈਨਾ ਉਸ ਦੇ ਹਿਸਾਬ ਨਾਲ ਉਹਨਾ ਆਪਣਾ ਬਾਹਰੋ ਕੁੱਛ ਖਾਂ ਲੈਣਾ ਕੁੱਛ ਵੀ fast food ਵਗੇਰਾ ਕੁੱਚ ਵੀ ਖਾ ਲੈਣਾ ਤੇ ਸ਼ੁਰੂ ਚ ਉਹਨਾ ਨੇ ਮਜ਼ਬੂਰੀ ਵਿੱਚ start ਕੀਤਾ ਤੇ ਉਸ ਤੋ ਬਾਅਦ ਉਹਨਾ ਦੀ ਉਹੀ ਆਦਤ ਬਣ ਜਾਣੀ ਹੈਨਾ ਤੇ ਉਹਨਾ ਨੂੰ ਦੂਸਰਾ ਆਪਣਾ ਕੋਈ ਵੀ ਸਾਧਾ ਖਾਣਾ ਚੰਗਾ ਹੀ ਨਹੀਂ ਲੱਗਣਾ ਕਿਉਂਕਿ ਆਪਾਂ ਨੂੰ ਕੋਈ ਵੀ ਆਪਣੀ ਆਦਤ ਚਾਹੇ ਚੰਗੀ ਆਂ ਚਾਹੇ ਮਾੜੀ ਏ ਆਦਤਾਂ ਨੂੰ change ਕਰਨ ਲਈ time ਕਾਫ਼ੀ ਲੱਗ ਜਾਂਦਾ ਆਦਤਾਂ ਇੱਕ ਵਾਰ ਪੇਹ ਜਾਣ ਉਹ ਛੇਤੀ ਛੇਤੀ ਪਿੱਛਾ ਨਹੀਂ ਛੱਡਦੀਆਂ

ਉਹ ਜਿਹੜਾ ਸਾਰਾ ਆਪਾਂ ਖਾਣਾ ਘਰੇ ਬਣਾਦੇ ਹਾਂ ਉਸ ਆਪਾਂ ਨੂੰ ਪਤਾ ਆਪਾਂ ਕਿ ਪਾਂ ਰਹੇ ਏ ਕਿ ਨਹੀਂ ਉਹ ਤਾਜਾਂ ਬਾਸੀ ਏ ਕਿਵੇਂ ਏ ਆਪਣੇਂ ਹੱਥ ਨਾਲ ਬਣੀ ਹੋਈ ਚੀਜ ਦੇਖੋ ਤੁਸੀਂ ਘਰ ਦੀ ਰੋਟੀ ਖਾਂ ਕੇ ਦੇਖੋ ਉਹਦੇ ਨਾਲ ਪੇਟ ਵੀ ਭਰਦਾ ਆਪਾਂ ਨੂੰ ਸ਼ਰੀਰ ਨੂੰ ਵੀ ਲੱਗਦੀ ਏ ਇੱਕ ਬਾਹਰਲੀ ਚੀਜ ਖਾਵੋਗੇ ਸਿਰਫ਼ ਉਹਦੇ ਨਾਲ ਪੇਟ ਭਰੇਗਾ ਆਪਣੇਂ ਸ਼ਰੀਰ ਨੂੰ ਨੁਕਸ਼ਾਨ ਕਰੇਗੀ ਆਪਣੇਂ ਸ਼ਰੀਰ ਨੂੰ ਉਹਨੇ ਕੋਈ ਫਾਇਦਾ ਨਹੀਂ ਦੇਣਾ ਸਿਰਫ਼ ਥੋੜੇ second ਲਈ ਪੇਟ ਭਰ ਦੇਣਾ ਪਰ ਪੇਟ ਵੀ ਉਹ ਨਹੀਂ ਹਾਂਜੀ ਜਿਵੇਂ ਤੁਸੀਂ ਦੇਖਲੋ ਨਾ ਆਪਾਂ ਘਰੇ ਆਪਣਾ ਖਾਣਾ ਖਾਣੇ ਹਾਂ ਉਹ ਚ ਆਪਾਂ ਨੂੰ ਪਤਾ ਘਰ ਦਾ ਦੁੱਧ ਜਾਂ ਕੁੱਛ ਵੀ ਪਨੀਰ ਕਿਸ ਤਰਾ ਤਿਆਰ ਕੀਤਾ ਨਾ ਘਰ ਦੇ ਦੁੱਧ ਤੋ ਕੀਤਾ ਤੇ ਹੁਣ ਆਪਾਂ ਬਹਾਰ ਕਿਥੇ ਵੀ lunch dinner ਕਿਥੇ ਵੀ ਕੁੱਛ ਕਰਨ ਜਾਈਏ ਉਹ ਤਾਂ ਜੋ ਵੀ ਪਨੀਰ ਵਗੇਰਾ ਸਾਰਾ ਕੁੱਛ ਉਹ synthetic ਹੁੰਦਾ ਤੇ ਉਹ ਹੁਣ ਆਪਾਂ ਨੂੰ ਨਹੀਂ ਪਤਾ ਵੀ ਕਿਸ ਕਿਸ chemical ਤੋ ਬਣਿਆ ਉਸ ਦਾ ਆਪਣੇਂ ਸ਼ਰੀਰ ਨੂੰ double ਨੁਕਸ਼ਾਨ ਹੁੰਦਾ ਇਸ ਨਾਲੋ ਘਰੇ ਆਚਰ ਨਾਲ ਰੋਟੀ ਖਾਣੀ ਵਧੀਆ but ਆਪਾਂ ਪੈਸੇ ਵੀ ਲਾਕੇ ਆਉਦੇ ਆਂ ਤੇ ਆਪਣਾ ਨੁਕਸ਼ਾਨ ਵੀ ਖੁੱਦ ਹੀ ਕਰਕੇ ਆਉਣੇ ਆਂ

ਉਹ costly ਕੁੱਛ ਨਹੀਂ ਉਹਨਾ ਨੇ ਸਿਰਫ਼ ਮਸ਼ਾਲੇ ਪਾਕੇ ਉਹਨੂੰ ਥੋੜਾ ਜਾਂ ਉਹਦਾ taste ਅਲੱਗ ਕੀਤਾ ਹੁੰਦਾ ਵੀ ਜਿਹੜਾ ਕਿ ਆਪਾਂ ਨੂੰ ਲੱਗਦਾ ਇਹਦੇ ਵਿੱਚ ਪਤਾ ਨਹੀਂ ਕੀ ਪਾਇਆ ਹੋਣਾ ਵੀ ਕਿੰਨਾ ਮੰਹਿਗਾ ਹੋਣਾ ਚਾਹੇ ਉਹਦੇ ਵਿੱਚ ਕੁੱਛ ਨਹੀਂ ਹੁੰਦਾ ਹੈਗਾ ਆਪਾਂ ਜਿਵੇ ਤੁਸੀਂ ਬਾਹਰੋ ਕਿਸੇ simple ਢਾਬੇ ਲਾਲੋ ਪੰਜਾਹ ਰੁਪਏ ਥਾਲੀ ਮਿਲ ਜਾਂਦੀ ਪਰ ਆਪਾਂ ਕਿਸੇ Restaurant ਜਾਵੋ ਉਥੋ ਪੰਜਸੋ ਸੱਤਸੋ ਤੋ ਘੱਟ ਨਹੀਂ ਹੁੰਦੀ ਹੈਗੀ ਸਬਜ਼ੀ ਵੀ ਉਹੀ ਹੁੰਦੀ ਏ ਸਾਰਾ ਕੁੱਛ ਉਹੀ ਸਿਰਫ਼ ਉਹਨਾ ਦੇ ਬਨਾਣ ਦਾ ਤਰੀਕਾ ਕਹਿ ਲੋ ਕੁੱਛ ਵੀ ਅਲੱਗ ਹੁੰਦਾ ਪਰ ਤੁਹਾਨੂੰ ਉਸ ਚ ਮਸ਼ਾਲਿਆਂ chemical ਏ ਹੁੰਦਾ ਜਿਹੜੇ ਉਹਦੇ taste ਹੁੰਦੇ ਹੈਨਾ ਇੱਕ ਪਤਾ ਕੀ ਚੱਕਰ ਆਂ ਹੁਣ ਦੇਖੋ ਆਪਣੇਂ ਜਿਹੜੇ ਲੋਕ ਨੇ ਨਾ ਆਪਣੀ ਆਪਣੀ ਸੋਚ ਹੀ ਉਥੇ ਖੜਾ ਚੁੱਕੇ ਆਂ ਵੀ ਮੰਹਿਗੀ ਚੀਜ ਹੀ ਵਧੀਆ

ਬਾਕੀ ਚੀਜ ਕੋਈ ਵਿ ਮੰਹਿਗੀ ਹੋਈ ਉਹਦਾ ਏਹ ਮਤਲਬ ਨਹੀਂ ਹੈਗਾ ਵੀ ਉਹ ਵਧੀਆ ਹੀ ਆਂ ਵਧੀਆ ਆਪਾਂ healthy ਚੀਜ ਦਾ ਉਸਦੇ rate ਨਾਲ ਕੋਈ ਲੈਣ ਦੇਣ ਨਹੀਂ ਹੈਗਾ ਨਾ ਹਾਂਜੀ ਹਾਂਜੀ ਉਹ ਤਾਂ ਸਹੀਂ ਗੱਲ ਏ ਵੀ ਉਹਦੇ ਨਾਲ ਕੋਈ ਲੇਣ ਦੇਣ ਨਹੀਂ ਹੈਗਾ ਪਰ ਹੁਣ ਆਪਾਂ ਨੂੰ ਏਹ ਚਾਹੀਦਾ ਆਪਾਂ ਵੱਧ ਵੱਧ ਆਪਾਂ ਆਪਣੇਂ ਘਰ ਦੇ ਖਾਣੇ ਨੂੰ prefer ਕਰੀਏ ਕਿਉਂਕਿ ਘਰ ਦੇ ਖਾਣੇ ਲਈ ਜਿਆਦਾ ਕੋਈ ਵੀ food healthy ਨਹੀਂ ਏ ਹਾਂਜੀ ਹਾਂਜੀ ਬਿਲਕੁਲ ਜੀ

ਹਾਂਜੀ ਤੁਸੀਂ ਜਦੋਂ ਮਰਜੀ ਆਂ ਸਕਦੇ ਹੋ ਆਪਣੇ ਘਰ ਬੱਸ ਮੈਂ ਆਂਹ ਮੈਂ ਬਹਾਰ bigness ਦੀ meeting ਲਈ ਆਇਆ ਸੀ ਉਸ ਤੋ ਬਾਅਦ ਜਦੋਂ ਵਾਪਿਸ ਅਵਾਗਾ ਮੈਂ ਆਕੇ ਤੁਹਾਨੂੰ call ਕਰਾਗਾ ਫ਼ੇਰ ਆਪਾਂ ਘਰੇ ਮਿਲਾਗੇ ਹਾਂਜੀ ਹਾਂ ਤੁਸੀਂ ਕਦੋਂ ਵੀ ਆਹੋ ਆਪਾਂ ਘਰੇ ਕਿਉਂਕਿ ਬਹਾਰ ਦਾ ਖਾਣਾ ਤਾਂ ਆਪਾਂ ਕਹਿ ਹੀ ਰਹੇ ਆਂ ਬਹਾਰ ਦੇ ਖਾਣਾ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਾਂ ਘਰੇ ਮਿਲਦੇ ਆਂ ਕਿਸੇ ਦਿਨ ਹਾਂਜੀ ਹਾਂਜੀ ਠੀਕ ਏ ਚਲੋਂ ਹੈਜੀ bye sir ਹਾਂਜੀ ਹਾਂਜੀ okay ਜ਼ੀ bye bye

ਸਤਿ ਸ਼੍ਰੀ ਅਕਾਲ ਜੀ ਕਿਥੇ ਹੋ ਮੈਡਮ ਤੁਸੀਂ ਮੈਂ ਤਾਂ ਘਰੇ ਹਾਂ ਤੁਸੀਂ ਫੋਨ ਏ ਨਹੀਂ ਚੱਕਦੇ ਮੈਂ ਪਹਿਲਾਂ ਵੀ ਫੋਨ ਕਰਿਆ ਫੋਨ ਵਹਿਲਾ ਹੀ ਨਹੀਂ ਹੁੰਦਾ ਹੈਗਾ ਬੱਚੇ ਛੱਡਦੇ ਹੀ ਨਹੀਂ ਹੈਗੇ ਫੋਨ

ਏਹ ਤਾਂ ਘਰ ਘਰ ਦੀ ਕਹਾਣੀ ਏ ਬੱਚੇ ਸੁੱਤੇ ਉੱਠਦੇ ਨੇ ਪਹਿਲਾਂ ਉਹਨਾ ਨੂੰ ਫੋਨ ਚਾਹੀਦਾ ਏ ਪਹਿਲੇ ਤਾਂ ਉੱਠਦੇ status ਦੇਖਣ ਗਏ ਬੱਚਿਆ ਨੂੰ ਛੱਡੋ ਅੱਜ ਕੱਲ ਵੱ ਵਡਿਆ ਨੂੰ ਬੜਾ ਚਸਕਾ ਏ ਸਾਰਾ ਦਿਨ ਫੋਨ ਨਾਸਤਾ ਕਰਲੋ ਕਹਿੰਦੇ ਰਹੋ ਛੁੱਟੀਆ ਚ ਮੱਤ ਵੱਜ ਜਾਂਦੀ ਏ ਸਾਰਾ ਦਿਨ ਬਿਸਤਰੇ ਵਿੱਚ ਉੱਠਦੇ ਪਹਿਲਾਂ ਤਾਂ ਫੋਨ ਚੱਕਣਾ ਏ

ਬੁੱਰਛ ਵੀ ਬਾਚ ਕਰਨਾ ਏ ਮੁੱਹ ਬਾਹਚ ਧੋਣਾ ਏ ਪਹਿਲੇ ਫੋਨ

ਨਵਾਂ ਕੋਈ status ਕਿੰਨੇ ਪਾਇਆ ਪਹਿਲਾਂ status ਦੇਖਣ ਗਏ ਫ਼ਿਰ ਦੂਜਾ Instagram ਚੱਲ ਗਈ ਏ ਜਿਹੜੀ

ਉਹ ਤਾਂ ਛੱਡਦੇ ਹੀ ਨਹੀਂ ਰੀਲਾਂ ਖ਼ਤਮ ਹੀ ਨਹੀਂ ਹੁੰਦੀਆਂ ਉਹਨਾ ਦੀਆਂ

ਤਾਂ ਨਹੀਂ ਫੋਨ ਚੱਕਿਆ ਹੈਗਾ ਜ਼ੇ ਫੋਨ ਆਏਗਾ ਤਾਂ ਕੱਟ ਦੇਣਗੇ ਮੰਮੀ ਠੇਰਕੇ ਕਰਲੀ ਫੋਨ

ਤੂੰ ਸਾਨੂੰ ਆਂ reel ਦੇਖ ਲੈਣ ਦੇ ਹੁਣ ਪਹਿਲੇ ਆਂ ਨਵੀਂ reel ਪਾਈ ਏ ਪਹਿਲੇ ਆਂ ਦੇਖ ਲਈਏ ਕਿੰਨੇ like ਆਏ ਨੇ ਫ਼ੇਰ ਕਦੀਂ ਆਪ reel ਬਣਾਣ ਲੱਗ ਜਾਣ ਗਏ

ਤੇ ਇਸ ਚੱਕਰ ਚ ਉਹ ਫੋਨ ਹੀ ਨਹੀਂ ਛੱਡਦੇ ਹੈਗੇ ਤਾਂ ਨਹੀਂ ਚੱਕਿਆਂ ਗਿਆ ਮੈਡਮ ਤੁਹਾਡਾ ਫੋਨ

ਫੋਨ ਦੀ ਨਾ ਹਰ ਘਰ ਦੇ ਵਿੱਚ ਹਰਕ ਨੂੰ ਏਹੀ ਦਿੱਕਤ ਹੈਗੀ ਏ ਚਲੋ ਏਹਦੇ ਨਾਲ publicity ਵੀ ਹੁੰਦੀ ਏ ਵਧੀਆ ਵੀ ਏ ਇਹਦੇ ਵਿੱਚ ਬੜੀਆਂ ਚੰਗੀਆਂ ਗੱਲਾਂ ਵੀ ਨੇ ਏਹ ਨਹੀਂ ਹੈਗਾ ਕ਼ ਤੁਸੀਂ time pass ਹੀ ਕਰ ਰਹੇ ਹੋ ਜਾਂ ਆਪਣਾਂ time ਬਰਬਾਦ ਕਰ ਰਹੇ ਹੋ ਇਹਦੇ ਵਿੱਚ ਸਿਖਣ ਨੂੰ ਵੀ ਬਹੁਤ ਕੁੱਛ ਏ ਹੈਨਾ ਚਲੋਂ ਤੁਹਾਨੂੰ knowledge ਵੀ ਮਿਲਦੀ ਏ ਦੁਨੀਆਂ ਦਾ ਵੀ ਪਤਾ ਲੱਗਦਾ ਏ ਕਿਥੇ ਕਿ ਹੋ ਰਿਹਾ ਏ ਹੈਨਾ ਖਬਰਾਂ ਵੀ ਮਿਲ ਜਾਦੀਆਂ ਨੇ ਦੁਨੀਆਂ ਦੀ ਰੰਗ ਬਰੰਗੀ ਦੁਨੀਆਂ ਦਾ ਪਤਾ ਲੱਗ ਜਾਂਦਾ ਏ ਵੀ ਕੋਈ ਕਿ ਕਰਦਾ ਤੇ ਕੋਈ ਕਿੱਧਾ ਕਰ ਰਿਹਾ ਕਿੱਧਾ ਚੱਲ ਰਿਹਾ ਤੇ ਏਹਦੇ ਵਿੱਚ ਏਹ ਵੀ ਪਤਾ ਲੱਗ ਜਾਂਦਾ ਸਾਨੂੰ ਆਪਣੀ life ਨੂੰ ਕਿਵੇਂ ਵ੍ਧੋਨਾ ਹੈਨਾ ਆਪਾਂ ਅੱਗੇ ਆਪਣਾ income ਦੇ ਸਾਧਨ ਵੀ ਇਹਦੇ ਵਿੱਚ ਹੈਗੇ ਨੇ ਅੱਜ ਕੱਲ ਬੱਚੇ online ਕਰਦੇ ਨੇ ਕੰਮ ਬੱਚੇ ਹਾਂਜੀ ਫੋਨ ਤੇ online ਕੰਮ ਕਰਦੇ ਏ ਮਤਲਬ ਕਿ ਕਲਾਸਾ ਲਗਾਦੇ ਏ ਜਿਵੇਂ ਕਰੋਨਾ ਆਇਆਂ ਸੀ ਉਹਦੇ ਵਿੱਚ school ਨਹੀਂ ਜਾ ਪਾ ਰਹੇ ਸੀ tuition ਨਹੀਂ ਜਾ ਪਾ ਰਹੇ ਸੀ

ਹਾਂਜੀ ਏਹ ਵਿਗਿਆਨ ਚੀਜ ਤਾਂ ਸੁਖ ਵਾਸਤੇ ਬਣਾਈ ਏ ਵੀ ਆਪਾਂ ਨੂੰ ਤਰ੍ਹਾਂ ਤਰ੍ਹਾਂ knowledge ਮਿਲੇ ਲੇਕਿਨ ਬੱਚੇ ਨਾ ਬੱਚੇ ਕਿ ਵੱਡੇ ਸਾਰੇ time pass ਹੀ ਬਣਾ ਲਿਆ ਇੱਕ

ਕਿਉਂਕਿ ਪਹਿਲੇ ਹੁੰਦਾ ਸੀ ਨਾ ਬੱਚੇ ਸਕੂਲੋ ਆਨਾ ਸੋ ਕੇ ਵੀ ਦੋ ਘੰਟੇ ਖੇਲਾ ਖੇਲਣ ਚਲੇ ਜਾਂਦੇ ਸੀ ਸਾਮ ਨੂੰ ਅੱਜ ਕੱਲ ਕੋਈ ਬੱਚਾ ਖੇਡ ਕੇ ਰਾਜ਼ੀ ਨਹੀਂ ਹੈਗਾ

ਕਿਹਾ ਏ ਦੋ ਮਿੰਟ ਮੰਮੀ ਫੋਨ ਤਾਂ ਚਲਾਣ ਦੋ ਕਰ ਦਿੰਨੇ ਆਂ ਕੰਮ ਕਰ ਦਿੰਨੇ ਆਂ ਕੰਮ ਫ਼ਿਰ ਏਹ ਚੀਜ ਆਂ ਜਾਂਦੀ ਏ

ਬਣਾਈ ਹਰੇਕ ਚੀਜ ਸੁੱਖ ਵਾਸਤੇ ਤੇ ਲੋਕਾਂ ਨੇ ਬਣਾਲਿਆਂ time pass

ਫ਼ਿਰ ਫੋਨ ਦੇ ਵਿੱਚ ਦੇਖੋ Facebook ਗੇਮਾਂ download ਫ਼ੇਰ ਏਹ ਫ਼ਿਲਮਾਂ download ਕਰਦੇ ਨੇ ਫ਼ੇਰ ਆਪਣੇ ਨਾਲੋ ਬੱਚਿਆ ਨੂੰ ਜਿਆਦਾ ਪਤਾ ਫ਼ੋਨਾ ਬਾਰੇ ਆਪਾਂ ਨੂੰ ਨਹੀਂ ਪਤਾ ਹੈਨਾ ਫ਼ੇਰ ਇਹਦੇ ਵਿੱਚ ਆਹ ਆਪਣੀ ਪੜਾਈ ਦਾ ਵੀ ਕਦੇਂ ਕਦੇਂ ਜਦੋ ਜਿਆਦਾ ਹੀ ਝਾੜਚੱਬ ਹੋਵੇ ਇਹਨਾ ਦੀ ਬਹੁਤ ਕੁੱਛ ਇਹਨਾ ਨੂੰ ਡਾਂਟ ਦਈਏ ਹੈਨਾ

ਫ਼ੇਰ ਏਹ ਥੋੜਾ ਜਾ ਆਪਣਾ ਕ਼ਿਤਾਬਾ ਵੱਲ ਵੀ ਧਿਆਨ ਦੇਕੇ ਨਾ ਥੋੜਾ ਵਿੱਚ ਵੀ search ਕਰਨ ਲੱਗ ਜਾਣਗੇ ਹੈਨਾ ਕਿਉਂਕਿ ਪੜਦੇ ਪਏ ਹਾਂ ਅਸੀਂ ਤੇ ਆਂ ਆਪਣਾ question ਕਰਨਾ ਏ

ਫੈਦਾ ਹੋ ਗਿਆ ਪਰ ਇਹਦਾ ਨੁਕਸ਼ਾਨ ਵੀ ਹੋਇਆ ਬੱਚੇ ਆਪਣਾ ਦਿਮਾਗ਼ ਕਮਜੋਰ ਬਣਾਈ ਜਾ ਰਹੇ ਨੇ google ਦੇ ਜਰੀਏ ਗੇਮਾਂ ਤੇ ਹੀ ਜਿਆਦਾ ਜ਼ੋਰ ਦਿੱਤਾ ਏ ਰੀਲਾਂ ਤੇ ਜਿਆਦਾ ਜ਼ੋਰ ਦਿੱਤਾ ਏ ਇਹਨਾ ਨੇ instance a ਕਿ ਏ Facebook ਕਿ ਏ ਫ਼ੇਰ you tube ਤੇ ਦੇਖਲੋ

time ਬਰਬਾਦ ਜਿਆਦਾ ਕਰਦੇ ਪਏ ਨੇ

ਜੇ ਏਹ ਫੋਨ ਛੱਡ ਕੇ ਬਹਾਰ ਨਿੱਕਲਣ ਤਾਂ ਉਹ ਜਿਆਦਾ ਚੰਗਾ ਲੱਗੇ ਕਿਥੇ ਬਹਾਰ ground ਚ ਆਪਣੇਂ ਹੀ activity ਆਪ ਹੀ ਆਪਣੀ body ਨਾਲ ਕਰਨ ਤਾਂ ਏਹ ਤਾਂ ਬੱਸ ਹੱਥਾ ਦੀਆਂ ਉੱਗਲਾ ਨਾਲ ਹੀ ਬੱਸ ਇੱਕ ਨਿਗਾਂ ਗਈ ਦਿਮਾਗ਼ ਗਿਆ ਰੋਗ ਵੀ ਬੜੇ ਭਿਆਨਕ ਲੱਗੇ ਨੇ ਫੋਨ ਦੇ ਨਾਲ ਨੀਂਦ ਨਹੀਂ ਪੂਰੀ ਹੁੰਦੀ ਜਿੰਨੀ ਦੇਰ battery down ਨਹੀਂ ਹੁੰਦੀ ਉੰਨੀ ਦੇਰ ਬੱਚੇ ਫੋਨ ਨਹੀਂ ਛੱਡਦੇ ਬੱਚੇ ਛੱਡੋ ਕਈ ਵੱਡੇ ਵੀ ਨਹੀਂ ਛੱਡਦੇ ਹਾਂਜੀ ਵੱਡੇ ਵੀ ਨਹੀਂ ਛੱਡਦੇ ਜਿਵੇਂ ਬੱਚੇ ਦੀ ਸ਼ਰੀਰ ਦੀ ਹੁਣ ਕਈ ਕਮਜੋਰ ਹੋਈ ਜਾ ਰਹੇ ਨੇ

ਬੱਚਾ ਖੇਲਦਾ ਸੀਗਾ ਬਹਾਰ ਲੱਤਾ ਬਾਵਾ ਖੂਨ circle ਬਣਿਆ ਰਹਿੰਦਾ ਸੀਗਾ

ਬੈੱਡ ਦੇ ਬੈਠੇ ਬੈਠੇ ਕਰਨਾ ਜੋ ਵੀ ਏਹ ਦੇਖਣਾ ਹੀ ਏ ਨਿਗਾਂ ਹੀ ਜਾਂਦੀ ਪਈ ਏ ਇੱਕ ਹੋਰ ਚੀਜ ਜੇ ਕੋਈ ਦਿਮਾਗ਼ ਵਿੱਚ ਨਹੀਂ ਸਮਝ ਆਂ ਰਿਹਾ ਕਿਸ ਚੀਜ ਦਾ answer ਫ਼ਟਾਫ਼ਟ ਗੂਗਲ ਖੋਲ ਕੇ ਦੱਸ ਦਿੰਦੇ ਆਂ google ਤੋ ਪੁੱਛ ਕੇ ਮਤਲਬ ਕਿ ਆਪਣੇਂ ਦਿਮਾਗ਼ ਤੇ lord ਨਹੀਂ ਪਾਦੇ ਵੀ ਆਪਣਾ ਦਿਮਾਗ਼ ਜਿੰਨਾ use ਕਰੋਗੇ ਉਹਨਾ ਹੀ ਚਲੂਗਾ

ਨਹੀਂ ਪਾਉਦੇ ਫ਼ਟਾਫ਼ਟ google ਤੋ ਕੱਢ ਕੇ ਬੋਲ ਲੇ

ਆਂ ਨਵਾਂ ਪੰਗਾ ਪਾ ਲਿਆ ਹੁਣ ਪਹਿਲਾਂ ਬੱਚੇ ਤੁਸੀਂ ਦੇਖੋ ਕੁੜੀਆਂ ਨੂੰ ਹੁੰਦਾ ਸੀ ਖ਼ੋ ਖ਼ੋ ਘਰ ਕੋਠੇ

ਖੇਡਦੇ ਸੀ ਨਾ ਅੱਜ ਕੱਲ ਕੁੜੀਆਂ ਨੂੰ ਪੁਛ ਲਵੋ ਅੱਧਿਆਂ ਨੂੰ ਤਾਂ ਪਤਾ ਨਹੀਂ ਖ਼ੋ ਖ਼ੋ ਹੁੰਦੀ ਕੀ ਏਹ

ਬਥੇਰੀ ਰੱਚੀ ਟੱਪੀ ਏ ਸਾਈਕਲ ਚਲਾਣੇ ਰੱਸ਼ੀਆਂ ਟੱਪਣੀਆਂ ਹੈਨਾ ਕਈ ਤਰ੍ਹਾਂ ਦੀਆਂ ਗੇਮਾਂ ਸੀ ਜਿਹੜੀਆਂ ਅਸੀਂ ਆਪਣੇਂ ਘਰ ਦੇ ਵੇੜੇ ਹੀ ਕਰਦੇ ਸੀ

special ground ਵਿੱਚ ਏ ਜਾਣਾ ਨਾ ਆਪਣੇਂ ਘਰ ਦੇ ਵੇਹੜੇ ਖੁੱਲੇ ਹੁੰਦੇ ਸੀ ਤਾਂ ਉਥੇ ਹੀ ਬਹੁਤ ਕੁੱਛ ਕਰਦੇ ਸੀ ਪਰ ਅੱਜ ਕੱਲ ਤਾਂ ਬੱਚੇ ਕੁੱਛ ਵੀ ਨਹੀਂ ਕਰਦੇ ਹਾਂਜੀ ਉਹ ਮੁੰਡੇ ਵੀ match ਖੇਲਣੇ ਕਬੱਡੀ ਖੇਲ੍ਣੀ

ਅੱਜ ਵੀ ਹੁੰਦੇ ਨੇ ਪਰ ਬੱਚੇ ਉਹਦੇ ਵਿੱਚ participate ਕਰਦੇ ਨਹੀਂ ਥੋੜਾ ਜਾਂ ਭੱਜਣ ਗਏ ਸਾਡੀਆਂ ਲੱਤਾਂ ਦੁੱਖਣ ਲੱਗ ਗਈਆਂ

ਜ਼ੇ ਹੋਈ ਥੋੜਾ ਥੋੜਾ ਘਰ ਖੇਲਦੇ ਰਹਿੰਦੇ ਤਾਂ ਆਦਤ ਬਣੀ ਰਹਿੰਦੀ

ਹੁਣ ਆਂ ਫੋਨ ਕਰ੍ਕੇ ਉਹਨਾ ਦੀ ਆਦਤ ਛੁੱਟ ਗਈ ਏ

ਘਰ ਘਰ WiFi ਲੱਗ ਗਿਆ ਉਹਦਾ ਹੋਰ ਫਾਇਦਾ ਹੋ ਗਿਆ ਬਿਲਕੁਲ ਜੇ ਕਿਥੇ recharge ਨਹੀਂ ਹੈਗਾ ਆਪਣਾ NET pack ਖ਼ਤਮ ਹੋ ਗਿਆ ਤੇ ਤੁਹਾਡਾ ਘਰ ਤਾਂ ਚੱਲ ਹੀ ਰਿਹਾਂ

ਰੁੱਕਣਾ ਨਹੀਂ ਹੈਗਾ ਕੁੱਛ ਕ਼ ਗੱਲਾਂ ਤਾਂ ਆਪਾਂ ਆਪਣੇ ਬੱਚਿਆ ਨੂੰ ਨਾ ਆਪਾਂ ਸੁੱਖ ਸੁੱਖ ਦਾ ਦੇਣ ਚੱਕਰ ਦੇ ਵਿੱਚ ਵਿਗਾੜੇ ਏ ਵਿਗਾੜ ਹੀ ਲਏ ਨੇ ਸੁਧਾਰੇ ਘੱਟ ਨੇ ਵਿਗਾੜੇ ਜ਼ਿਆਦਾ ਨੇ ਜਿਥੋ ਤੱਕ ਮੈਨੂੰ ਲੱਗਦਾ ਏ